ਵੱਖ ਵੱਖ ਤਰ੍ਹਾਂ ਦੇ ਰੰਗ ਆ ਜਿਵੇਂ ਖੱਟਾ ਪੀਲਾ ਨੀਲਾ ਹਰਾ ਜਾਮਨੀ--

ਇਥੇ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਵਾ ਐਲ ਈ ਡੀਆ ਬਣਾਈ ਜਾਂਦੀਆਂ ਵਾ ਟੀ ਵੀ ਬਣਵਾਏ ਜਾਂਦੇ ਆ ਖਰਾਬ ਹੋਈਆਂ ਚੀਜ਼ਾਂ ਨੂੰ ਰਿਪੇਅਰ ਕੀਤਾ ਜਾਂਦਾ ਏ ਸੀ ਦੀ ਸਰਵਿਸ ਵੀ ਕੀਤੀ ਜਾਂਦੀ ਆ।

ਕਿਸੇ ਨੇ ਬਲੈਕ ਸ਼ਰਟ ਪਾਈ ਹੈ ਕਿਸੇ ਨੇ ਯੇੱਲੋ ਪਾਈ ਹੈ ਕਿਸੇ ਨੇ ਬਲੂ ਕੁਛ ਬੇ ਜੈਂਟਸ ਨੇਂ ਕੁਛ।

ਫਲੋਵਰਸ ਦੇ ਨਾਲ ਕਲਰਫੁਲ ਚੀਜਾਂ ਰੱਖ ਰੱਖ ਕੇ ਦੇਕੋਰੇਸ਼ਨ ਕੀਤੀ ਗਈ ਹੈ ਜਿਵੇਂ।

ਹੋਰ ਵੀ ਬਹੁਤ ਸਟੂਡੈਂਟ ਟੀਚਰ ਉਹਨਾਂ ਨੂੰ ਦੇਖਣ ਡਏ ਆ ਕੁਝ ਬੱਸਾਂ ਵੀ ਆ ਸਾਈਡ ਤੇ।

ਰੈੱਡ ਟਾਟ ਵਿਛਾਈ ਹੋਏ ਨੇਂ ਉਪਰ ਸਟੂਡੈਂਟਸ ਆਪਣੀ ਪ੍ਰਫੋਰਮੈਂਸ ਦੇਂਡੇਂ ਨੇਂ।

ਇੱਕ ਅੰਕਲ ਸਾਈਡ ਤੇ ਬੈਠੇ ਰੈੱਡ ਚੇਅਰ ਤੇ ਆਪਣੀ ਡਿਊਟੀ ਦੇਣ ਢਏ ਆ ਉਹਨਾ ਨੇ ਬਲੂ ਕਲਰ ਦੀ ਸ਼ਰਟ ਪਾਈ ਆ ਰੋਇਅਲ ਬਲੂ ਕਲਰ ਦੀ ਪੇਂਟ ਪਾਈ ਆ।

ਗਰੀਨ ਕਲਰ ਦੇ ਵਿੱਚ ਗ੍ਰਾਸ ਲਗਾਇਆ ਵਾ ਸਾਈਡ ਤੇ ਫਲੋਵਰ ਲੱਗਿਆ ਯੈਲੋ ਕਲਰ ਦੇ ਬਹੁਤ ਸਾਰੀ ਲਾਈਟਿੰਗ ਹੋਈ ਪਈ ਆ।

ਕੁਝ ਅੰਟੀਆਂ ਬੈਠੀਆਂ ਕੁਝ ਅੰਕਲ ਬੈਠੇ ਕਿਸੇ ਨੇ ਬਲੈਕ ਡਰੈਸ ਪਾਈ ਕਿਸੇ ਨੇ ਔਰੰਗੇ ਸੂਟ ਪਾਇਆ ਕਿਸੇ ਨੇ ਗ੍ਰੀਨ ਟੇਬਲਸ ਦਾ ਕਵਰ ਹੈਗਾ ਵਾ ਪਰਪਲ ਚੇਅਰਸ ਦਾ ਵੀ।

ਬਹੁਤ ਹੀ ਜਿਆਦਾ ਪਾਣੀ ਬਹੁਤ ਜਣੇ ਲੋਕ ਨਹੋਣ ਡਏ ਆ।

ਬਹੁਤ ਹੀ ਵੱਡਾ ਤੇ ਬਹੁਤ ਹੀ ਸੋਹਣਾ ਰੈਸਟੋਰੈਂਟ ਆ ਬਹੁਤ ਸਾਰੀਆਂ ਚੇਅਰ ਟੇਬਲ ਲਗਾਏ ਗਏ--

ਇੱਕ ਆਦਮੀ ਪੈਂਦਲ ਤੁਰਿਆ ਜਾਂਦਾ ਵਾਈਟ ਕਲਰ ਦਾ ਉਪਰੋਂ ਉਨੇ ਕੋਟ ਪਾਇਆ ਵਾ।

ਵੀ ਸ਼ੋਪ ਆ ਇਥੇ ਫਾਈਲਾਂ ਈਮੇਲ ਸਕੈਨ ਪ੍ਰਿੰਟ ਆਊਟ ਫਾਰਮ ਰੰਗਦਾਰ ਫੋਟੋਆਂ ਇੱਕ ਮਿੰਟ ਵਿੱਚ ਦਿੱਤੀਆਂ ਜਾਂਦੀਆਂ ਹਨ ਆਧਾਰ ਕਾਰਡ ਪ੍ਰਿੰਟਡ ਨਿਕਲਦੇ ਆ ਪੰਜਾਬੀ ਟਾਈਪਿੰਗ ਇੰਗਲਿਸ਼ ਟਾਈਪਿੰਗ --

ਇੱਕ ਗੱਡੀ ਨੂੰ ਖੋਲਿਆ ਹੋਇਆ ਵਾ ਓਹਦਾ ਕੰਮ ਚਲਦਾ ਪਿਆ ਵਾ ਓਹਨੂੰ ਕੰਮ ਕਰਦੇ ਪਏਆਂ।